ਉਹਨੂੰ ਕੀ ਨਾਮ ਦਿੰਨੇ ਉਹ simple ਹੈ ਹਾਂਜੀ ਇੱਕ ਤੇ ਹੁੰਦੀ ਆ ਮਸ਼ੀਨੀ ਫੁਲਕਾਰੀ ਇੱਕ ਹੁੰਦੀ ਆ ਹੱਠ ਦੀ ਫੁਲਕਾਰੀ

ਫੁਲਕਾਰੀ ਨੂੰ ਅਸੀਂ ਘੱਟ support ਕਰਦੇ ਹਾਂ ਕਿਉਂਕਿ ਉਹਦੇ ਲਈ

ਲੱਗਦਾ ਹੈ ਮਸ਼ੀਨੀ ਤੇ original ਫੁਲਕਾਰੀ ਜਿਹੜੀ ਹੈ ਜਿਹੜੀ ਪੰਜਾਬ ਦੇ ਵਿੱਚ ਕਿਤੇ ਆਉਂਦੀ ਹੈ ਉਹ famous ਹੈ

ਲਈ famous ਹੈ ਦੀਆਂ ਜਿਹੜੀਆਂ ਘਰਾਂ ਵਿੱਚ ਬੈਠਦੀਆਂ ਨੇ ਓਰਤਾਂ ਉਹੀ ਕਰਦੀਆਂ ਹੁੰਦੀਆਂ ਸੀ

ਇਹੀ ਹੈ ਵੀ ਫੁਲਾਕਰੀ ਹੱਥ ਦੀ ਜਿਹਨੂੰ ਪਹਿਚਾਣ ਹੈ ਕੰਮ ਦੀ

ਫਿਲੰ ਫੁਲਕਾਰੀ ਦਾ ਹੁੰਦਾ ਸੀਗਾ ਮਤਲਬ ਮਤਲਬ ਪੁਰਾਣੇ time ਚ ਫੁਲਕਾਰੀ ਬਹੁਤ ਸੀ ਫ਼ੇਰ ਹੋਲੀ ਹੋਲੀ ਚਲੋ ਘਟ ਗਿਆ but ਮੈਨੂੰ ਲੱਗਦਾ ਹੁਣ ਤਾਂ ਹੋਰ ਵੀ ਜਿਆਦਾ ਹੋਗਿਆ trend ਇਹਦਾ ਜਿਵੇਂ ਜਿਵੇਂ ਹੁਣ time ਅਮ ਅਮ ਬੀਤਦਾ ਜਾਂਦਾ ਹਨਾ ਨਵਾਂ

ਉਸ ਤਰਾਂ ਫੁਲਕਾਰੀ ਨੂੰ ਵੀ ਥੋੜੀ mix and match ਕਰਕੇ ਜਿਵੇਂ ਥੋੜੀ high lighting ਦੇ ਤੋਰ ਤੇ

ਅੱਜਕਲ ਲੋਕੀ ਤਾਂ ਫੁਲਕਾਰੀ

ਠੀਕ ਮਤਲਬ ਕੀ madam ਹੁਣ ਜਿਹੜੀ ਚੀਜ਼ਾਂ ਪੁਰਾਣੇ time ਸੀਗੀਆ ਫੁਲਕਾਰੀ ਦੇ according

ਹੁਣ ਜਿਹੜੇ ਹੁਣ ਦਾ time ਚੱਲ ਰਿਹਾ ਮਤਲਬ ਇਹ ਹੀ ਕੀ ਇਹਦੇ ਵਿੱਚ ਕੁਛ new add ਕੀਤਾ ਗਿਆ ਕੇ ਉਹੀ ਚੀਜ਼ਾਂ ਪੁਰਾਣੀਆਂ ਹੀ ਦੁਬਾਰਾ ਨਿਕਲ ਨਿਕਲ ਕੇ ਆ ਰਹੀਆਂ ਨੇ ਦੇਖੋ ਬਸ ਇਹਦੇ ਵਿੱਚ ਹੁਣ ਤਾਂ ਨਾਮ ਨਵਾਂ ਤਾਂ ਇਹੀ ਆ ਰਿਹਾ ਵੀ ਪਹਿਲਾਂ ਕੀ ਹੁੰਦਾ ਸੀਗਾ ਫੁਲਕਾਰੀ block ਨਾਲ printing ਕੀਤੀ ਜਾਂਦੀ ਸੀ ਦੇਖੋ ਖੱਦਰ ਦੇ ਕੱਪੜੇ ਤੇ ਹੁੰਦੇ ਸੀ without tracing ਵੀ

ਤੇ ਲੋਕ ਭਾਲਦੇ ਆ ਮਤਲਬ ਇਹ ਨਹੀਂ ਹੈ ਵੀ ਉਹ ਖੱਦਰ ਤੇ ਹੀ ਚੱਲਦੀ

ਚੋਂ ਕੱਢੀ ਜਾਂਦੀ ਸੀ ਫੁਲਕਾਰੀ ਧਾਗੇ ਦੀ wastage

ਉੱਪਰੋਂ ਉੱਪਰੋਂ ਕੱਢਦੇ ਹਾਂ ਧਾਗੇ ਦੀ wastage ਵੀ ਬੱਚਦੀ ਹੈ ਨੀਚੇ ਤੋਂ finishing ਵੀ ਰਹਿੰਦੀ ਹੀ

ਕਾਨ ਉਲਟ ਪਾਸੇ ਤੋਂ ਕਰਦੇ ਆ ਫੁਲਕਾਰੀ ਦੀ ਜਿੰਨੀ ਪੁੱਠੇ ਪਾਸੇ ਤੋਂ ਦੁਪੱਟੇ ਦੀ finishing ਹੋਏਗੀ ਉੰਨਾ ਜਿਆਦਾ ਲੋਕੀ

ਪਸੰਦ ਕਰਦੇ ਆ ਹੈ ਵੀ ਬਹੁਤ

preference ਦਿੰਦੇ ਨੇ ਉਹ ਜਿਵੇਂ lite weight

inventory ਆਪਾਂ ਅੱਜਕਲ ਨਹੀ heavy ਪਾ ਸਕਦੇ ਜਿਵੇਂ

daily routine ਦੇ ਵਿੱਚ ਹਲਕੇ design ਹੀ ਪਸੰਦ ਕਰਦੇ ਨੇ ਲੋਕ ਓਵੇਂ ਅਸੀਂ ਫੁਲਕਾਰੀ ਦੇ

business ਹੈ ਥੋਡਾ ਇੱਕ ਕਿਸਮ ਦਾ madam ਕੇ ਮਤਲਬ

ਥੋਡੇ ਕੋਲ ਥੋਨੂੰ ਲੱਗਦਾ ਹੋਣਾ ਹੈ ਕੀ ਥੋਨੂੰ ਇਸ ਚੀਜ਼ ਨੂੰ ਸਿੱਖਣ ਲਈ ਵੀ ਕਾਫੀ ਥੋਨੂੰ ਪੁੱਛਦੇ ਹੋਣੇ ਆ ਨਾ ਥੋਡੇ ਕੋਲ coaching ਵਗੇਰਾ ਲੈਣ ਲਈ ਜਾਂ ਕੁਛ ਇੱਦਾਂ ਵੀ ਇਸ ਚੀਜ਼ ਲਈ ਵਧਦੇ ਜਾ ਰਹੇ ਨੇ ਲੋਕ ਕੁਛ ਇੱਦਾਂ

ਇੱਦਾਂ ਹੈ ਵੀ ਫੁਲਕਾਰੀ ਦੇ ਪਹਿਲਾਂ ਜਦੋਂ ਅਸੀਂ start ਕਿਤਾ ਸੀ ਓਦੋਂ ਤਾਂ ਬਹੁਤ ਘੱਟ ਹੁੰਦਾ ਸੀਗਾ ਸਿੱਖਣ ਦਾ ਪਰ ਅੱਜਕਲ

ਪਤਾ ਲੱਗਣ ਲੱਗ ਗਿਆ ਇਹਦੀ demand ਬਹੁਤ ਹੈ ਇਹਦੇ ਨਾਲ earning ਸਭ

ਸਿੱਖੇ ਨਾਲ ਦੀ ਨਾਲ ਬੰਦੇ ਦੇ ਘਰ ਥੋੜਾ ਬਹੁਤਾ ਪੈਸਾ ਜਾਣ ਲੱਗ ਜਾਂਦਾ ਉਹਦੀ ਆਪਣੀ ਆਪ

ਹਾਂਜੀ ਹਾਂਜੀ ਅਸੀਂ ਦੋ month ਦੀ training ਜਾਂ ਤਿੰਨ month ਦੀ training ਦੇਣ ਤੋਂ ਬਾਅਦ ਬੱਚੇ ਨੂੰ ਨਾਲ ਦੀ ਨਾਲ ਕੰਮ ਕਰ ਲਿਆ ਇਹਦੇ ਨਾਲ ਥੋੜਾ ਬਹੁਤਾ

ਸਹੀ ਗੱਲ ਹੈ ਪੈਸਾ ਬਹੁਤ ਜਰੂਰੀ ਹੋਗਿਆ ਆਪਣੇ ਲਈ

ਹਾਂਜੀ ਹਾਂਜੀ ਦਾ ਕੰਮ ਸਿੱਖਿਆ ਹੋਇਆ ਬੰਦਾ ਮਾਰ ਨੀ ਖਾਂਦਾ or ਜਿਵੇਂ ਕੁਛ parents ਦਾ ਹੁੰਦਾ ਵੀ ਅਸੀਂ ਘਰੋਂ ਨਹੀ ਬੱਚਿਆਂ ਨੂੰ ਭੇਜਣਾ ਬਾਹਰ ਜਾਂ ਫ਼ੇਰ ਕੁਛ husband

ladies ਨੂੰ ਨਹੀਂ ਬਾਹਰ ਕੱਢਣਾ ਤਾਂ ਫ਼ੇਰ ਅਸੀਂ ਹੱਥੀ ਸਿਖਾ ਕੇ ਬੱਚਿਆਂ ਨੂੰ ਘਰ ਦੇ ਅੰਦਰ ਹੀ ਕੰਮ ਦਿੰਦੇ ਆਂ ਤੇ ਬੱਚੇ ਆਪਣਾ ਸਿਖ ਕੇ ਵਧਾਈ

ਤੁਸੀਂ ਅਮ ਜੋ ਥੋਡੇ ਕੋਲ ਕੰਮ ਆਉਂਦਾ ਤੇ ਤੁਸੀਂ ਉਹਨਾ ਨੂੰ ਘਰ ਲਈ ਵੀ ਦੇ ਦਿੰਦੇ ਹੋ ਕਰਨ ਲਈ ਵੀ ਤੁਸੀਂ ਘਰ ਵੀ ਜ ਕੇ ਕਰ ਸਕਦੇ ਹੋ ਹਾਂਜੀ ਹਾਂਜੀ ਜਿਵੇਂ ਸਾਡੇ ਕੋਲ order work ਆਉਂਦਾ ਅਸੀਂ order ਦਿੰਨੇ ਆ

ਘਰ ਕਰ ਸਕਦੇ ਹਾਂ ਵੀ ਤੁਸੀਂ ਘਰ ਬੈਠ ਕੇ ਵੀ ਕਰ ਸਕਦੇ ਹਾਂ ਅਗਰ ਤੁਸੀਂ ਇੱਥੇ ਆ ਕੇ ਕਰਨਾ ਤੇ ਇੱਥੇ ਆ ਕੇ ਵੀ ਕਰ ਸਕਦੇ ਹੋ ਉਹ

ਵੀ ਚਲੋ ਬੱਚੇ ਤੇ depend ਕਰਦਾ ਜਿਵੇਂ ਉਹਨੂੰ suitable ਹੈ ਉਹ ਘਰ ਬੈਠ ਕੇ ਕਰਨਾ ਚਾਹੁੰਦਾ ਤਾਂ ਘਰ ਬੈਠ ਕੇ ਕਰ ਸਕਦਾ ਫੁਲਕਾਰੀ

ਬਹੁਤ ਵਧੀਆ ਕੰਮ ਹੈ ਮੇਰੇ according ਤਾਂ ਥੋਡੀਆਂ ਗੱਲਾਂ ਸੁਣ ਏ ਮੈਨੂੰ ਲੱਗ ਰਿਹਾ ਮੈਨੂੰ ਵੀ ਸਿੱਖਣਾ ਚਾਹੀਦਾ ਇਹ ਕੰਮ ਹਾਂਜੀ ਹਾਂਜੀ ਜਿਵੇਂ ਹੁਣ ਆਪਾਂ ਕੋਈ ਵੀ ਕੰਮ ਸਿੱਖਣ ਲਈ but ਫੁਲਕਾਰੀ ਦਾ ਇੱਦਾਂ ਵੀ

ਸਿੱਖ ਲਿਆ ਤੇ ਇਹਦੇ ਲਈ material ਬਹੁਤ ਘੱਟ ਮਤਲਬ ਬਹੁਤ ਹੀ ਸਸਤਾ ਮਿਲ ਜਾਂਦਾ ਜਿਹਦੇ ਨਾਲ ਆਪਾਂ ਇੱਕ ਸੁਈ ਤੇ ਇੱਕ

ਚ ਜਿਵੇਂ ਹੁਣ ਫੁਲਕਾਰੀ ਦਾ frame ਲੈਲੋ ਅਮ ਅੱਠ ਇੰਚੀ ਜਾ ਛੇ ਇੰਚੀ

ਜਾਣੇ ਆਂ ਤੇ ਛੇ number ਸੁਈ ਲੈਕੇ ਆਪਾਂ ਕਿਤੇ ਵੀ ਬੈਠ ਕੇ

ਲੈਕੇ ਕਿਤੇ ਵੀ ਬੈਠ ਕੇ ਸਰਦੀ ਗਰਮੀ ਬਾਹਰ

ਤੇ ਇੱਕ ਦੁੱਜੇ ਦਾ ਹਾਲ ਚਾਲ ਪੁੱਛ ਲੈਂਦੇ ਹਾਂ ਇਸੀ ਬਹਾਨੇ ਨਾਲੇ ਆਪਣਾ

ਤੇ ਵਧੀਆ ਵੀ ਥੋੜਾ time ਪਾਸ ਵੀ ਹੋ ਜਾਂਦਾ ਤੇ ਦਿਲ ਵੀ

ਜਿੱਦਾਂ ਵੇਸੇ ਕੋਈ job ਕਰਦਾ ਤਾਂ ਮੈਨੂੰ ਲੱਗਦਾ stress ਬਹੁਤ ਹੋ ਜਾਂਦਾ ਹੋਣਾ but ਹੱਥੀ ਕੰਮ ਮੈਨੂੰ ਲੱਗਦਾ ਨੀ ਵੀ stress ਹੁੰਦਾ ਹੋਣਾ ਬੰਦੇ ਨੂੰ

ਹਾਂਜੀ ਇਹਦੇ ਨਾ ਆਪਣੇ ਆਪ ਹੀ ਮਸਤ ਰਹਿਣ ਲੱਗ ਜਾਂਦਾ ਵੀ ਜਦੋਂ ਫੁਲਕਾਰੀ ਕੱਢੀ ਜਾਣੀ ਹੈ ਉਹਦਾ ਦਿਲ ਲੱਗਾ ਰਹਿੰਦਾ ਫਿਰ ਬੰਦਾ ਆਸੇ ਪਾਸੇ ਦੀਆਂ ਗੱਲਾਂ ਬਾਰੇ depression ਚ ਨੀ ਜਾਂਦਾ

spend ਕਰ ਸਕਦਾ ਬੰਦੇ ਅੱਗੇ ਰੱਖ ਕੇ ਉਹਨਾ ਨੂੰ ਫੁਲਕਾਰੀ ਦਾ ਕੰਮ ਦੇਕੇ ਅੱਗੇ ਤੋਂ ਅੱਗੇ ਆ ਵਧਾ ਸਕਦਾ ਵਧੀਆ ਤੋਂ ਵਧੀਆ

ਕੀ ਜਿੱਤੇ ਵਗੇਰਾ ਨੀ ਆਉਂਦੀਆਂ ਅੱਜਕਲ ਪੰਜਾਬੀ ਜੁੱਤੀਆਂ

work ਕੀਤਾ ਹੁੰਦਾ ਜਿਦਾਂ ਇਹ ਇਹਦਾ ਵੀ ਕੋਈ scene ਹੈ ਉਹਦੇ ਪਰ ਕਰਨ ਦਾ ਜਿੱਦਾਂ

ਹਾਂਜੀ ਅਸੀਂ ਨਾ ਪੰਜਾਬੀ ਜੁੱਤੀ ਦਾ pattern ਤਿਆਰ ਕਰ ਲੈਂਦੇ ਹਾਂ other shape ਦੇ ਅੰਦਰ ਉਹ draft pattern

ਬਾਹਰ ਫ਼ੇਰ ਅਸੀਂ ਪਹਿਲਾਂ ਕੜੇ ਤੇ ਉਹਨੂੰ draw ਕਰਕੇ ਉਹਦੇ ਵਿੱਚ ਕੇ ਉਹਦੇ ਵਿੱਚ ਜਿਵੇਂ ਦਾ ਵੀ ਉਹਨਾ ਨੂੰ ਚਾਹੀਦਾ ਹੁੰਦਾ ਪੰਜਾਬੀ ਜੁੱਤੀ ਉੱਤੇ

ਸਹੀ ਬਣਾ ਲੈਣੇ ਹਾਂ ਆਪਣੀ design ਕਰਨ ਤੋਂ ਬਾਅਦ

ਫ਼ੇਰ ਇਹਦਾ ਜਿਵੇਂ ਹੁਣ ਜੜਵਾ ਲਈ ਜਾਂਦੀ ਹੈ ਜਿਹੜੇ ਮੋਚੀ ਹੁੰਦੇ ਆ ਉਹਤੋਂ ਸਿਲਵਾ ਲਈ ਜਾਂਦੀ ਹੈ

ਵੀ same design match ਕਰਕੇ ਜੁੱਤੀ ਵੀ same

ਆਪਾਂ ਉੱਦਾਂ ਥੋੜਾ work ਕਰ ਸਕਦੇ ਆ ਹਨਾ ਫੁਲਕਾਰੀ type ਹਾਂਜੀ mam ਹਾਂਜੀ ਬਿਲਕੁਲ same

ਠੀਕ ਹੈ ਜੀ ਠੀਕ ਹੈ ਚਲੋ ਵਧੀਆ ਗੱਲ ਹੈ

ਫੁਲਕਾਰੀ ਵਿੱਚ ਹੋਰ ਕੀ ਚੀਜ਼ ਕੁਛ ਹੋਰ ਵੀ ਕੁਛ ਹੁੰਦਾ ਇਹਦੇ ਵਿੱਚ ਬਸ thread ਨਾਲ ਹੀ ਭਰੀ ਹੁੰਦੀ ਹੈ

ਇਸ ਚ ਤਾਂ ਪੁਰਾਣੇ time ਚ ਕੀ ਹੁੰਦਾ ਸੀ ਖੱਲੀ ਦੁਪੱਟੇ ਹੀ ਬੰਦੇ ਹੁੰਦੇ ਸੀ ਪਰ ਅੱਜਕਲ

book mark key chain holder ਇੱਦਾਂ ਦੇ ਅਸੀਂ small

design ਕਰਕੇ ਨਾਲ ਦਾ purse ਲੈਣਾ ਨਾਲ ਦੀ ਪੰਜਾਬੀ ਜੁੱਤੀ ਲੈਣੀ ਉਹ ਪਾਉਣੀ ਇਹ ਸਾਰੀਆਂ ਚੀਜ਼ਾਂ

ਫੁਲਕਾਰੀ ਤਾਂ ਏਹੋਜਿਹਾ ਮਤਲਬ ਕੰਮ ਹੈ ਜਾਂ ਸਮ੍ਝ੍ਲੋ ਕੀ ਕੱਪੜਾ ਹੈ ਵੀ ਇਹ ਸਦਾ ਬਹਾਰ ਹੈ

trend ਨੀ ਹੈ ਵੀ ਹਨਾ trend ਚਲੇ ਗਿਆ ਜਾਂ ਸਦਾ ਬਹਾਰ

work ਆਗਿਆ ਯਾ ਫ਼ੇਰ ਕੋਈ design

ਤੇ ਵਿਆਹਵਾਂ ਦੇ ਵਿੱਚ ਦੇ ਤਰੀਕੇ ਨਾਲ ਜਿੱਤੀ ਜਾਂਦੀ ਹੈ

ਇਹ trend ਨਾ ਖਤਮ ਹੋਣ ਵਾਲਾ

ਜਿਉਂਦੀ ਹੈ ਤੇ ਕੱਲ ਵੀ ਜਿਉਦੀ ਰਹੇਗੀ ਇੱਦਾਂ

participate ਕਰਦੀਆਂ ਨੇ ਤਾਂ ਉਹਨਾ ਦੇ ਮੈਂ ਇੱਕ ਫੁਲਕਾਰੀ ਤਾਂ ਜਰੁਰ ਲਈ ਹੀ ਹੁੰਦੀ ਆ ਮਤਲਬ ਫੁਲਕਾਰੀ ਤਾਂ ਆਪਣੇ main ਹੀ ਮੰਨੀ ਜਾਂਦੀ ਆ ਪੰਜਾਬ ਚ ਹਾਂਜੀ ਪੰਜਾਬ ਤੇ ਵੀ ਫੁਲਕਾਰੀ ਲੜਕੀ ਇੱਕ ਕਿਹ੍ਲੋ ਪਹਿਚਾਨ ਤੇ ਇਹ ਸੋਹਣੀ ਲੱਗਦੀ ਆ ਉਹਦੇ ਤੇ ਪਾਈ ਹੋਈ ਪੰਜਾਬੀ ਮੁਟਿਆਰ ਦੀ ਪਹਿਚਾਣ ਹੈ ਫੁਲਕਾਰੀ

ਦਾ ਦੇਖੀਏ ਤਾਂ meaning ਬਹੁਤ ਵੱਡਾ ਫੁਲਕਾਰੀ ਫੁੱਲਾਂ ਨਾਲ ਭਰੀ